ਅਤੇ ਸ਼ਬਦ ਵਿੱਚ ਇੱਕ ਅਜਿਹੇ ਸਿਰਲੇਖ ਜਾਂ ਅੰਤਰ ਦਾ ਵਿਸ਼ੇਸ਼ ਸੰਕੇਤ ਹੋਵੇਗਾ, ਇਸ ਸ਼ਾਇਦ ਵਿੱਚ ਅਰਥ ਵਿੱਚ ਸੀ ਕਿ ਪੰਜ ਸਿੱਖਾਂ ਨੇ ਜਿਨ੍ਹਾਂ ਨੇ ਤੀਹ ਮਾਰਚ ਛੋਲਾਂ ਸੌ ਨੜ੍ਹਿਨਵੇਂ ਨੂੰ ਪਹਿਲੇ ਪੰਜਾਂ ਤੋਂ ਤੁਰੰਤ ਬਾਅਦ ਖ਼ਾਲਸਾ ਪੰਥ ਦੀ ਪ੍ਰਵਾਨਗੀ ਕੀਤੀ ਸੀ ਮੁਕਤ ਮੁਕਤ, ਬਹੁਵਚਨ ਮੁਕਤ ਨਾਲ ਬ~ ਬਖਸੇ ਗਏ ਸਨ ਚਾਲੀ ਮੁਕਤੇ ਦੀ ਵਰਤੋਂ ਕਈ ਵਾਰੀ ਸ਼ਹੀਦਾਂ ਲਈ ਵੀ ਕੀਤੀ ਜਾਂਦੀ ਹੈ ਜਿਨ੍ਹਾਂ ਉੱਤੇ ਇੱਕ ਵ~ ਵੱਡੀ ਫ਼ੌਜ ਦੁਆਰਾ ਜੋ ਕਿ ਗੁਰੂ ਗੋਬਿੰਦ ਸਿੰਘ ਦੁਆਰਾ ਚਾਲੀ ਪੰਦਰਾਂ, ਗੁਰੂ ਗੋਬਿੰਦ

ਅਤੇ ਨਿਰਾਸ਼ ਹੋਇਆ, ਉਹ ਸਾਰਾ ਦਿਨ ਛੋਟੇ ਜਿਹੇ ਲੜੀਵਾਰ ਦੁਸ਼ਮਣਾਂ ਨਾਲ ਰਲ ਗਏ, ਇਨ੍ਹਾਂ ਵਿੱਚੋਂ ਦੋ ਰਾਹਾਂ ਦੀ ਅਗਵਾਈ ਗੁਰੂ ਸਾਹਿਬ ਦੇ ਦੋ ਸਭ ਤੋਂ ਵੱਡੇ ਪੁੱਤਰ ਸਾਹਿਬਜ਼ਾਦਾ ਸਾਹਿਬਜ਼ਾਦਾ ਦਾਸ ਨੇ ਕੀਤਾ ਸੀ। ਗੁਰੂ ਜੀ ਨੇ ਪਹਿਲੀ ਖਾਲਸਾ ਨੂੰ ਆਪਣੇ ਆਦਮੀਆਂ ਦੇ ਬਰਾਬਰ ਬਣਾ ਦਿੱਤਾ ਸੀ, ਹੁਣ ਸੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਹਮਲੇ ਕਰਨ ਵਾਲਿਆਂ ਨੂੰ ਚੁਣੌਤੀ ਦੇਣ ਦੀ ਯੋਜਨਾ ਦੇ ਬਚਿਆ ਸੀ ਅਤੇ ਅਗਲੀ ਸਵੇਰ ਨੂੰ ਆਪਣੇ ਪੁੱਤਰ ਸਾਹਿਬਜ਼ਾਦਾ, ਸਚ ਖੰਡ ਸ਼ਾਮਲ ਹੋਣ ਲਈ ਕਿਹਾ, ਬਾਕੀ ਪੰਜ ਸਾਹਿਬ ਪੰਜ ਸਿੰਘ ਭਾਈ ਭਾਈ ਧਰਮ ਸਿੰਘ, ਦੋਵੇਂ ਬਾਕੀ ਪੰਜ ਪਿਆਰੇ, ਭਾਈ ਮਾਨ ਸਿੰਘ, ਭਾਈ ਸੰਗਤ ਸਿੰਘ ਅਤੇ ਆਖਰਕਾਰ ਭਾਈ ਸੰਤ ਸਿੰਘ ਉਨ੍ਹਾਂ ਨੇ ਗੁਰੂ ਜੀ ਨੂੰ ਬਚਣ ਨਿਕਾਲਣ ਲਈ ਬੇਨਤੀ ਕੀਤੀ, ਉਨ੍ਹਾਂ ਨੇ ਕਿਹਾ, ਕੇਸਗੜ੍ਹ ਸਾਹਿਬ ਵਿਖੇ ਅਸੀਂ ਪੰਜ ਪਿਆਰੇ ਸੇਵਕਾਂ ਨੂੰ ਤੁਹਾਡੇ ਨਾਲ ਅੰਮ੍ਰਿਤਪਾਨ ਕਰਨ ਲਈ ਬੇਨਤੀ ਕੀਤੀ ਸੀ ਤੁਸੀਂ ਕਿਹਾ ਸੀ ਕਿ ਮੈਂ ਖਾਲਸਾ ਹਾਂ ਮੈਂ ਅਤੇ ਖਾਲਸਾ ਮੇਰਾ ਹੈ, ਖਾਲਸਾ ਦੀ ਸਥਾਪਨਾ ਤੁਹਾਨੂੰ ਚਮਕੌਰ ਛੱਡ ਕੇ ਸੁਰੱਖਿਅਤ ਥਾਂ ਤੇ ਭੱਜਣ ਲਈ ਬੇਨਤੀ ਕਰਦੀ ਹੈ ਗੁਰੂ ਸਾਹਿਬ ਦੀ ਹੁਣ ਕੋਈ ਚੋਣ ਨਹੀਂ ਹੈ ਪਰ ਉਨ੍ਹਾਂ ਦੀਆਂ ਮੰਗਾਂ ਮੰਨਣ ਲਈ ਇਹ ਫੈਸਲਾ ਕੀਤਾ ਗਿਆ ਕਿ ਗੁਰੂ ਜੀ, ਮਾਨ ਸਿੰਘ ਅਤੇ ਦੋ ਪੰਜ ਪਿਆਰੇ ਕਿਲ੍ਹੇ ਤੋਂ ਬਾਹਰ ਚਲੇ ਅਤੇ ਸੰਤ ਸਿੰਘ ਨੂੰ ਗੁਰੂ ਜੀ ਦੀ ਤਰ੍ਹਾਂ ਵੇਖਣ ਲਈ ਉਤਸੁਕ ਰਹਿਣਗੇ ਕਿਉਂਕਿ ਉਨ੍ਹਾਂ ਨੇ ਗੁਰੂ ਸਾਹਿਬ ਲਈ ਇੱਕ ਵਿਲੱਖਣ ਰਵਾਇਤੀ ਗੁਰੂ ਜੀ ਨੇ ਕੁੱਝ ਸਿਪਾਹੀ ਜੋ ਜਾਗਦੇ ਸਨ ਉੱਤੇ ਮਾਰੇ ਗਏ ਫਿਰ ਉਹ ਪਿੱਚ ਵਿਚ ਚਲੇ ਗਏ, ਗੁਰੂ ਨੇ ਤਿੰਨ ਵਾਰ ਹਿੰਦ ਰਹਾਇਤ, ਭਾਰਤ ਦਾ ਪੀਰ ਛੱਡ ਰਿਹਾ ਹੈ ਕਿਉਂਕਿ ਉਹ ਸਾਰੇ ਸਤਿ ਸ਼੍ਰੀ ਅਕਾਲ ਨੂੰ ਰੌਲਾ ਪਾਉਂਦੇ ਸਨ ਅਤੇ ਵੱਖ ਵੱਖ ਦਿਸ਼ਾਵਾਂ ਵਿੱਚ ਖਿੰਡੇ ਹੋਏ, ਉਹ ਮੁਗਲ ਜੋ ਕਿਸੇ ਨੂੰ ਨਹੀਂ ਦੇਖ ਰਹੇ ਸਨ, ਆਪਣੇ ਆਪ ਨੂੰ ਕਈ ਤਰ੍ਹਾਂ ਗੁਰੂ ਜੀ ਦੇ ਹੱਥੋਂ ਮਾਰੇ ਗਏ ਅਤੇ ਤਿੰਨ ਸਿੱਖ ਬਚ ਨਿਕਲੇ। ਦੇ ਫ਼ੌਜਦਾਰ ਵਜ਼ੀਰ ਖ਼ਾਨ ਨੇ ਗੁੱਸੇ ਵਿਚ ਆਉਣ ਵਾਲੇ ਦੂਜੇ ਇਨਾਮ ਦੀ ਅਣਖ ਦੇਹੀ ਤੋਂ ਇਨਕਾਰ ਦਿੱਤਾ ਸੀ, ਉਹ ਜਲਦੀ ਹੀ ਉਹ ਗੁੱਸਾ ਛੱਡ ਜਾਵੇਗਾ ਜੋ ਗੁਰੂ ਦੇ ਬਚੇ ਹੋਏ ਪੁੱਤਰਾਂ ਅਤੇ ਉਨ੍ਹਾਂ ਦੀ ਦਾਦੀ ਨੂੰ, ਜੋ ਆਪਣੇ ਪੁਰਾਣੇ ਪਰਿਵਾਰ ਨੂੰ ਗੰਗੂ ਨਾਲ ਧੋਖਾ ਦੇ ਕੇ ਧੋਖਾ ਦਿੱਤਾ ਸੀ, ਛੇਤੀ ਹੀ ਸਰਹੰਦ ਤੇ ਆਪਣੇ ਹੱਥ ਵਿੱਚ ਡਿੱਗ ਪਿਆ ਸ੍ਰੀ ਮੁਕਤਸਰ ਸਾਹਿਬ ਅਤੇ ਚਮਕੌਰ, ਸਤਿ ਸ੍ਰੀ ਅਕਾਲ, ਮੈਂ ਗੁਰਜੋਤ ਤੁਹਾਡੇ ਨਾਲ ਗੱਲ ਕਰਨ ਸਾਂਝੀ ਕਰਨ ਲੱਗਾ ਹਾਂ ਹੋਰ ਗੱਲ ਤੇ ਗੱਲ, ਕਰਮ ਸਿੰਘ ਪਹਿਰ ਰਾਤ ਉਠਣ ਤੋਂ ਤਾਂ ਬਚ ਗਿਆ, ਫ਼ੌਜ ਵਿੱਚ ਸਵੇਰੇ ਉਠਣ ਦਾ ਬੜਾ ਆਲਸ ਏ ਉਹਨੂੰ ਸਾਰਿਆਂ ਤੋਂ ਪਿੱਛੋਂ ਉਠਦਾ ਏ ਓਥੇ ਇਸ ਨਾਲ ਵੀ ਕਿਸੇ ਦਾ ਉਤਸ਼ਾਹ ਨਾ ਜਾਗਿਆ। ਫਿਰ ਰੋਟੀ ਆਈ, ਉਹਨਾਂ ਕਾਫ਼ੀ ਉਚੇਤ ਕੀਤੇ ਹੋਇਆ ਸੀ, ਨਾਲ-ਨਾਲ ਜਸਵੰਤ ਸਿੰਘ ਉਹਨੂੰ ਰੋਟੀ ਖਾਂਦੇ ਨੂੰ ਪੱਖਾ ਝੱਲ ਰਿਹਾ ਸੀ। ਉਹਦਾ ਇਹ ਖਿਲਾ, ਖ਼ਿਆਲ ਕਿ ਉਹ ਉਸ ਵੱਲ ਧਿਆਨ ਨਹੀਂ ਦੇ ਰਹੇ ਸਨ ਦਿਲੋਂ ਨਿਕਲ ਗਿਆ ਰੋਟੀ ਖਾਂਦਿਆਂ-ਖਾਂਦਿਆਂ ਕਰਮ ਸਿੰਘ ਦਾ ਨਿੱਕਾ ਜਿਹਾ ਮੁੰਡਾ ਤੁਰਦਾ-ਤੁਰਦਾ ਮਾਨ ਸਿੰਘ ਦੀ ਮੰਜੀ ਕੋਲ ਆ ਗਿਆ ਉਹ ਹੋਰ ਕਿਸੇ ਨਾਲ ਕਰਮ ਸਿੰਘ ਦੀਆਂ ਗੱਲਾਂ ਨਹੀਂ ਸੀ ਕਰ ਰਿਹਾ। ਉਸ ਦੇ ਮੁੰਡੇ ਨਾਲ ਤਾਂ ਕਰ ਸਕਦਾ ਸੀ ਮਾਨ ਸਿੰਘ ਨੇ ਉਸ ਨੂੰ ਕੁੱਛੜ ਚੁੱਕ ਲਿਆ ਓਏ, ਆਪਣੇ ਬਾਪੂ ਕੋਲ ਚੱਲਣਾ ਹੈ ਜਾਣਾ ਤਾਂ ਚੱਲ ਮੇਰੇ ਨਾਲ, ਬੜਾ ਮੀਂਹ ਪੈਂਦਾ ਏ ਉੱਥੇ ਪਾਣੀ ਵਿੱਚ ਤੁਰਿਆ ਫਿਰੀਂ। ਮਾਨ ਸਿੰਘ ਦੀ ਇਹ ਗੱਲ ਬਾਪੂ ਨੂੰ ਸੂਲ ਵਾਂਗ ਚੁੱਭੀ ਆਹ ਫੜ ਲੈ ਮੁੰਡੇ ਨੂੰ ਓਧਰ ਰੱਖ, ਰੋਟੀ ਤਾਂ ਖਾ ਲੈਣ ਦਿਆ ਕਰੋ, ਅਰਾਮ ਨਾਲ, ਬਾਪੂ ਨੇ ਜ਼ਰਾ ਤੇਜ਼ ਹੋ ਕੇ ਕਿਹਾ ਤੇ ਬੇਬੇ ਆ ਕੇ ਮੁੰਡਾ ਚੁੱਕ ਕੇ ਲੈ ਗਈ। ਹੁਣ ਤਾਂ ਫਿਰ ਰੋਟੀ ਆ ਗਈ ਰੋਟੀ ਲਈ ਉਹਨਾਂ ਬਹੁਤ ਉਚੇਚ ਕੀਤਾ ਹੋਇਆ ਸੀ ਰੋਟੀ ਖਾਂਦੇ ਮਾਨ ਸਿੰਘ ਨੂੰ

ਮਾਨ ਸਿੰਘ ਦੇ ਰੋਟੀ ਖਾਂਦਿਆਂ ਖਾਂਦਿਆਂ ਕਰਮ ਸਿੰਘ ਦਾ ਛੋਟਾ ਜਿਹਾ ਮੁੰਡਾ ਤੁਰਦਾ-ਤੁਰਦਾ ਮਾਨ ਸਿੰਘ ਦੀ ਮੰਜੀ ਮਾਨ ਸਿੰਘ ਦੀ ਮੰਜੀ ਦੇ ਕੋਲ ਆ ਗਿਆ ਜੇਕਰ ਮਾਨ ਸਿੰਘ ਕਰਮ ਸਿੰਘ ਦੀਆਂ ਗੱਲਾਂ ਕਿਸੇ ਹੋਰ ਨਾਲ ਨਹੀਂ ਸੀ ਕਰ ਸਕਦਾ ਤਾਂ ਉਸਦੇ ਮੁੰਡੇ ਦੇ ਕੋਲ ਆ ਗਿਆ ਜੇਕਰ ਮਾਨ ਸਿੰਘ ਕਰਮ ਸਿੰਘ ਦੀਆਂ ਗੱਲਾਂ ਕਿਸੇ ਹੋਰ ਨਾਲ ਨਹੀਂ ਕਰ ਸਕਦਾ ਤਾਂ ਉਸਦੇ ਮੁੰਡੇ ਕੋਲ ਆ ਗਿਆ,

ਜਾਣਾ ਹੈ ਤਾਂ ਉਹ ਉਸ ਦੇ ਨਾਲ ਚੱਲੇ ਉੱਥੇ ਬਹੁਤ ਮੀਂਹ ਪੈਂਦਾ ਹੈ ਉੱਥੇ ਉਹ ਪਾਣੀ ਵਿੱਚ ਤੁਰਿਆ ਫਿਰੇ ਮਾਨ ਸਿੰਘ ਦੀ ਕਹੀ ਹੋਈ ਇਹ ਗੱਲ ਬਾਪੂ ਨੂੰ ਸੂਲ ਵਾਂਗ ਚੁੱਭੀ ਉਸਨੇ ਜ਼ਰਾ ਤੇਜੀ ਵਿੱਚ ਆ ਕੇ ਬੇਬੇ ਨੂੰ ਕਿਹਾ ਕਿ ਉਹ ਮੁੰਡੇ ਨੂੰ ਫੜ ਕੇ ਉੱਧਰ ਰੱਖੇ ਉਹ ਆਰਾਮ ਨਾਲ ਰੋਟੀ ਤਾਂ ਖਾ ਲੈਣ ਦਿਆ ਕਰਨ ਬੇਬੇ ਆਪਣੀ ਆਈ ਮੁੰਡੇ ਨੂੰ ਚੁੱਕ ਲੈ ਗਈ, ਹੁਣ ਤਾਂ ਘਰ ਦੀ ਹਵਾ ਵਿੱਚ ਮਾਨ ਸਿੰਘ ਨੂੰ ਸਾਹ ਲੈਣਾ ਵੀ ਔਖਾ ਹੋ ਰਿਹਾ ਸੀ ਇੱਧਰ ਦਾ ਪੈਂਡਾ ਮੁਕਾ ਕੇ ਉਸ ਦਾ ਛੇਤੀ-ਛੇਤੀ ਮੁੜਨ ਨੂੰ ਜੀ ਕਰਦਾ ਸੀ। ਉਸ ਆਪਣੇ ਅਗਲੇ ਦਿਨ ਦੇ ਚੱਕਰ ਬਾਰੇ ਪੁੱਛ-ਗਿੱਛ ਅਰੰਭੀ ਇੱਥੋਂ ਤਰਨਤਾਰਨ ਕਿੰਨਾ ਏ ਚਾਰ ਕੋਹ ਪੈਂਡਾ ਏ। ਟਾਂਗਾ ਮਿਲ ਜਾਂਦਾ ਹੋਵੇਗਾ ਸਵੇਰੇ-ਸਵੇਰੇ ਜਿਹੇ ਹੀ ਟਾਂਗੇ ਦਾ ਕਈ ਕੋਈ ਫ਼ਿਕਰ ਨਾ ਕਰ ਤੂੰ ਜਸਵੰਤ ਨੂੰ ਤੇਰੇ ਨਾਲ ਘੱਲਾਂਗੇ। ਦੋਵੇਂ ਭਰਾ ਇਕੱਠੇ ਹੀ ਮੱਥਾ ਟੇਕ ਆਇਓ ਸਾਰੇ ਇਸ ਗੱਲ 'ਤੇ ਮਾਨ ਸਿੰਘ ਰਾਜ਼ੀ ਸੀ ਜਸਵੰਤ ਸਿੰਘ ਏਡਾ ਘੁਟਿਆ ਹੋਇਆ ਬੰਦਾ ਨਹੀਂ ਸੀ। ਪਰ ਮਾਨ ਸਿੰਘ ਦੇ ਨਾਲ ਤੁਰਦਿਆਂ ਉਹ ਵੀ ਕੁੱਝ ਘੁਟਿਆ ਹੀ ਗਿਆ ਜਿਹੜੇ ਜਾਣੂ ਬੰਦੇ ਉਹਨੂੰ ਰਾਹ ਵਿੱਚ ਮਿਲਦੇ, ਉਹ ਉਹਨਾਂ ਨੂੰ ਦੂਰੋਂ ਹੀ ਫ਼ਤਿਹ ਬੁਲਾ ਕੇ ਅਗਾਂਹ ਨੂੰ ਤੁਰ ਪੈਂਦਾ ਭਾਵੇਂ ਮਾਨ ਸਿੰਘ ਦਾ ਜੀਅ ਕਰਦਾ ਸੀ ਕਿ ਉਹ ਆਪ ਖਲੋ ਕੇ ਲੋਕਾਂ ਨਾਲ ਗੱਲਾਂ-ਬਾਤਾਂ ਕਰੇ।

ਜੱਸ ਖੱਟਿਆ ਫ਼ੌਜ ਵਿੱਚ, ਤੂੰ ਕਿਉਂ ਨਾ ਫ਼ੌਜ ਵਿੱਚ ਗਿਆ? ਮਾਨ ਸਿੰਘ ਨੇ ਫਿਰ ਕਰਮ ਸਿੰਘ ਨੂੰ ਅੱਗੋਂ ਲੈ ਆਉਂਦਾ। ਜਸਵੰਤ ਸਿੰਘ ਇਕਦਮ 'ਕੱਠਾ ਹੋ ਗਿਆ ਜਿਵੇਂ ਕੋਈ ਚੋਰੀ ਕਰਦਾ ਫੜਿਆ ਜਾਂਦਾ ਹੈ ਕੁਝ ਠਹਿਰ ਕੇ ਉਸ ਨੇ ਕਿਹਾ ਇੱਕ ਥੋੜ੍ਹਾ ਏ ਫ਼ੌਜ ਵਿੱਚ। ਚੜ੍ਹੀਆਂ, ਕਮਾਦ ਕਿੱਡੇ-ਕਿੱਡੇ ਹੋ ਗਏ ਨੇ ਆਪਣੇ ਵੱਲ ਇੱਕ ਚਰ੍ਹੀ ਦੀ ਪੈਲੀ ਕੋਲੋਂ ਲੰਘਦਿਆਂ ਜਸਵੰਤ ਸਿੰਘ ਨੇ ਗੱਲ ਵਲਾਈ, ਬੰਦੇ-ਬੰਦੇ ਜਿੱਡੇ ਖੜ੍ਹੇ ਨੇ, ਉਸ ਦਾ ਦਿਲ ਇਸ ਗੱਲ ਵੱਲ ਨਹੀਂ ਸੀ ਉਹ ਤੇ ਆਪਣੇ ਯਾਰ ਦੀਆਂ ਗੱਲਾਂ ਕਰਨੀਆਂ ਚਾਹੁੰਦਾ ਸੀ। ਪਿੰਡ ਮੁੜ ਕੇ ਮਾਨ ਸਿੰਘ ਪਿਛਾਂਹ ਮੁੜ ਕੇ ਪਿੰਡ ਜਾਣਾ ਦੀ ਸਲਾਹਾਂ ਵਿੱਚ ਸੀ ਅੰਮ੍ਰਿਤਸਰੋਂ ਰਾਤ ਦੀ ਗੱਡੀ ਫੜ ਕੇ ਉਹ ਸਵੇਰ ਵੇਲੇ ਪਿੰਡ ਅੱਪੜ ਸਕਦਾ ਸੀ ਭਾਵੇਂ ਆਪੋ-ਆਪਣੀ ਨੇ ਉਸ ਲਈ ਕਾਫ਼ੀ ਉਚੇਚ ਕੀਤਾ ਸੀ ਪਰ ਉਸ ਨੂੰ ਇਸ ਫੇਰੇ ਦਾ ਉਮੀਦ ਤੋਂ ਬਹੁਤ ਘੱਟ ਸੁਆਦ ਆਇਆ ਸੀ ਇਸ ਵੇਲੇ ਵੀ ਅੰਦਰ ਉਸਦੇ ਲਈ ਚਾਹ ਤਿਆਰ ਹੋ ਰਹੀ ਸੀ ਤੇ ਡਿਉਢੀ ਵਿੱਚ ਉਹ ਇਕੱਲਾ ਹੀ ਸੀ ਸਾਮ੍ਹਣੇ ਗਲੀ ਵਿੱਚ ਝੋਲਾ ਗਲ ਵਿੱਚ ਲਮਕਾਈ ਡਾ~ ਡਾਕੀਆ ਤੁਰਿਆ ਆਉਂਦਾ ਸੀ, ਪਹਿਲਾਂ ਤਾਂ ਇਸ ਤਰ੍ਹਾਂ ਲੱਗਦਾ ਜਿਵੇਂ ਉਹ ਤੁਰਦਾ-ਤੁਰਦਾ ਸਿੱਧਾ ਹੀ ਅੱਗੇ ਲੰਘ ਜਾਵੇਗਾ ਪਰ ਉਹ ਡਿਉਢੀ ਵਿੱਚ ਆ ਕੇ ਮੰਜੀ ਦੇ ਹੇ~ ਹੇਠ ਬੈਠ ਗਿਆ ਲਿਆਓ ਲਿਆਉਣਾ ਕੀ ਏ, ਆਹ ਪੈਨਸ਼ਨ ਆਈ ਏ ਵਿਚਾਰੇ ਕਰਮ ਸਿੰਘ ਦੀ, ਕਰਮ ਸਿੰਘ ਦੀ ਪੈਨਸ਼ਨ, ਕਰਮ ਸਿੰਘ ਮਾਰਿਆ ਗਿਆ।

ਚਿੱਠੀ ਆਇਆਂ ਤੇ ਅੱਜ ਪੰਦਰਾਂ ਦਿਨ ਹੋ ਗਏ ਨੇ ਦੋ ਕੁ ਵਾਰ ਮਾਨ ਸਿੰਘ ਨੂੰ ਸਾਹ ਕਾਹਲਾ ਜਿਹਾ ਆਇਆ, ਸਿਰ ਤੇ ਨੱਕ ਤੋਂ ਉਤਲੇ ਹਿੱਸੇ ਦੀ ਇੱਕ ਮੁੱਠ ਜਿਹੀ ਮੀਟੀ ਗਈ, ਉਸ ਦਾ ਨਿੱਕਾ ਜਿਹਾ ਮੁੰਡਾ ਉਸ ਨੂੰ ਰੋਣ ਵਿੱਚ ਮਦਦ ਦੇ ਰਹੇ ਸਨ। ਬਾਪੂ ਨੇ ਬਾਹਰੋਂ ਹੀ ਡਾਕੀਆ ਬੈਠਾ ਵੇਖ ਕੇ ਸਮਝ ਲਿਆ ਸੀ ਕਿ ਗੱਲ ਨਿਕਲ ਗਈ ਹੈ ਹੁਣ ਭਾਰ ਚੁੱਕੀ ਫਿਰਨ ਦ~ ਦੀ ਕੋਈ ਲੋੜ ਨਹੀਂ ਸੀ। ਅੱਠ ਪਹਿਰਾਂ ਦਾ ਦਬਾਅ ਢਿੱਲਾ ਹੋਇਆ ਅੱਥਰੂ ਵਹਿ ਤੁਰੇ, ਦੋਵੇਂ ਢੇਰ ਚਿਰ ਕੋਲ-ਕੋਲ ਬੈਠ ਆਪਣੇ-ਆਪ ਨੂੰ ਹੌਲਾ ਕਰਦੇ ਰਹੇ। ਫਿਰ ਮਾਨ ਸਿੰਘ ਬੋਲਿਆ, ਤੁਸਾਂ ਮੈਨੂੰ ਆ~ ਆਉਂਦੇ ਨੂੰ ਹੀ ਕਿਉਂ ਨਾ ਦੱਸਿਆ। ਐਵੇਂ, ਅਸਾਂ ਆਖਿਆ ਮੁੰਡਾ ਛੁੱਟੀ ਆਇਆ ਹੈ ਇਹਦੀ ਛੁੱਟੀ ਖ਼ਰਾਬ ਨਾ ਹੋਵੇ। ਆਪੇ ਛੁੱਟੀ ਕੱਟ ਕੇ ਪਲਟਨ ਵਿੱਚ ਜਾਵੇਗਾ ਸੁਣ ਲਵੇਗਾ, ਫ਼ੌਜੀ ਨੂੰ ਛੁੱਟੀ ਬਹੁਤ ਪਿਆਰੀ ਹੁੰਦੀ ਹੈ ਜਿੰਨੀ ਕਰਮ ਸਿੰਘ ਨੂੰ ਪਿਆਰੀ ਸੀ, ਓਨੀ ਹੀ ਤੈਨੂੰ ਹੋਊ ਨਾ ਸਗੋਂ ਬਹੁਤੀ ਹੋਊ ਬਾਰ ਦੇ ਪਿੰਡਾਂ ਦੇ ਲੋਕ ਤਾਂ ਸਾਉਣ ਦੇ ਜੰਮ-ਪਲ ਨੇ, ਉਹਨਾਂ ਨੂੰ ਤੇ ਥੋੜ੍ਹਾ ਔਰ ਵੀ ਬਹੁਤਾ ਦਿਸਦਾ ਹੋਊ ਪਰ ਅਸੀਂ ਗੱਲ ਲੁਕਾਉਣ ਵਿੱਚ ਰਤਾ ਕਾਮਯਾਬ ਨਹੀਂ ਹੋਏ, ਐਵੇਂ ਬੇਸੁਆਦੀ ਹੀ ਕੀਤੀ ਐਵੇਂ ਬੇਸੁਆਦੀ ਹੀ ਕੀਤੀ। ਮੁੜਦੇ ਹੋਏ ਮਾਨ ਸਿੰਘ ਨੇ ਮਾਝੇ ਦੇ ਪਿੰਡ ਵੇਖੇ, ਜਿਨ੍ਹਾਂ ਦਾ ਬਾਬਾ ਜੰਮ-ਪਲ ਸੀ ਉਹਨਾਂ ਦੁਆਲੇ ਬਚਾਅ ਲਈ ਕਿਲ੍ਹੇ ਕਿਲ੍ਹੇ ਕੋਟ ਉਸਾਰੇ ਹੋਏ ਸਨ, ਥਾਂ-ਥਾਂ ਤੇ ਸਮਾਧਾਂ ਸਨ ਜਿਹੜੀਆਂ ਪਿਛਲੀਆਂ ਪੀੜ੍ਹੀਆਂ ਵਿੱਚ ਇਹਨਾਂ ਲੋਕਾਂ ਦੀ ਤਾਕਤ ਤੇ ਧਾਵਾ ਕਰਨ ਵਾਲਿਆਂ ਨਾਲ ਲੜਨ-ਮਰਨ ਦੀ ਕਹਾਣੀਆਂ ਚ~ ਦੱਸਦੀਆਂ ਸਨ ਇਸੇ ਕਰਕੇ ਬਾਬੇ ਦੀ ਸਹਿਣ-ਸ਼ਕਤੀ ਇੰਨੀ ਵਧੀ ਹੋਈ ਸੀ ਕਿ ਉਹ ਦੂਜਿਆਂ ਨੂੰ ਹੌਲਾ ਕਰਨ ਲਈ ਆਪ ਹੋਰ ਭਾਰ ਚੁੱਕਣਾ ਚਾਹੁੰਦਾ ਸੀ ਇਸ ਕਰਕੇ ਬਾਬੇ ਦੀ ਸਹਿਣ-ਸ਼ਕਤੀ ਇੰਨੀ ਵਧੀ ਹੋਈ ਸੀ।

Hello Hello ਹਾਂਜੀ ਟੋਨੀ ਕਿਵੇਂ ਮੈਂ ਠੀਕ ਤੁਸੀਂ ਸੁਣਾਓ ਵਧੀਆ ਵਧੀਆ, ਹੋਰ ਕਯਾ ਕਰਦੇ ਊ? ਕੁੱਛਣੀ, ਬਸ ਵੇਹਲੀ

ਤੇ ਅੱਛਾ ਮੈਨੂੰ ਦੱਸੋ ਮੈਂ ਨਾ ਇੱਕ topic discuss ਕਰਨਾ ਸੀ ਮਤਲਬ tuition ਵਾਲੇ ਜਵਾਕ ਓਹਨਾ ਨੇ ਇੱਕ ਹੈਗਾ ਸੀ ਥੋੜ੍ਹਾ ਬਹੁਤ ਮੈਨੂੰ ਪਤਾ ਆ ਬਾਕੀ ਤੁਸੀਂ ਮੈਨੂੰ ਦਸਿਓ ਓਹਨਾ ਦਾ ਜੇ ਕੁਛ ਹੈ ਬਾਲ ਗੰਗਾਧਰ ਤਿਲਕ ਬਾਰੇ ਪਤਾ ਕੁਛ? ਹਾਂਜੀ ਹਾਂਜੀ ਜਿਹੜੇ ਬਾਲ ਗੰਗਾਹਦਰ ਸੀ ਉਹ ਓਹਨਾ ਦਾ ਪੂਰਾ ਨਾਮ ਸੀਗਾ

okay ਲੋਕ ਮਨਾਇਆ ਕੇਸ਼ਵ ਬਾਲ ਗੰਗਾਧਰ ਤਿਲਕ ਲੋਕਮਾਨ੍ਯ ਕੇਸ਼ਵ ਬਾਲ ਗੰਗਾਧਰ ਤਿਲਕ ਹਮ ਹਮ okay ਤੇਹ ਇਹਨਾ ਦਾ birth ਇਹਨਾ ਦਾ birth ਹੋਇਆ ਸੀ ਤਾਈ ਜੁਲਾਈ ਅਠਾਰਸੋ ਛਪੰਜਾ

okay ਰਤਨਾਗਿਰੀ ਵਧਾਵਨੀ ਭਾਰਤ ਮਤਲਬ ਜਿਹੜਾ ਕਿ ਹੁਣ ਆਪਣੇ

ਹਾਂਜੀ ਹਾਂਜੀ ਮਹਾਰਾਸ਼ਟਰ ਚ ਹਮ Okay ਤੇ ਇਹਨਾ ਦਾ ਕੁਛ ਮਤਲਬ ਕੇ ਮਤਲਬ ਜਿਹੜੇ ਇਹਨਾ ਦੇ ਪੇਸ਼ਾ ਸੀ ਭਾਰਤੀ ਰਾਸ਼ਟਰੀ Congress ਭਾਰਤੀ ਜੰਗ ਲਈ ਆਜ਼ਾਦ ਹੋਣ ਦੀ ਜਾਣਕਾਰੀ ਹਿੰਦੂ ਧਰਮ ਨੇ ਦਿੱਤੀ ਸੀ ਇਹਨਾ ਨੇ ਇਹਨਾਂ ਦਾ ਇਹ ਹੀ ਪੇਸ਼ਾ ਸੀਗਾ ਕਿ ਇਹ ਲੋਕਾਂ ਨੂੰ ਮਤਲਬ ਜੰਗ ਬਾਰੇ ਮਤਲਬ ਜਾਣਕਾਰੀ ਦਿੰਦੇ ਸੀ ਹਿੰਦੂ ਧਰਮ ਨੂੰ

ਮਤਲਬ ਇਹ ਮੈਂ ਕਹਿੰਦੇ ਇਹ ਵੀ ਇਹ ਭਾਰਤ ਦੇ ਇੱਕ ਪ੍ਰਮੁੱਖ ਨੇਤਾ ਦੇ ਸਮਾਨ ਅਹ ਸਮਾਜ ਸੁਧਾਰਕ ਸੀ ਤੇਹ ਸਵਤੰਤਰਤਾ ਸੈਨਾਪਤੀ ਸੀ l

ਹਮ ਕਹਿੰਦੇ ਵੀ ਇਹ ਭਾਰਤੀ ਸਵੰਤਰਤਾ ਸਮਾਗਮ ਦੇ ਜਿਹੜੇ ਪਹਿਲੇ ਲੋਕਪ੍ਰਿਯ ਨੇਤਾ ਸੀ ਕਿਉਕਿ ਇਹ ਲੋਕਾਂ ਦੇ ਜ਼ਯਾਦਾ ਹਰਮਨ ਪਯਾਰੇ ਸੀ ਇਹ ਓਦੋ ਇਹਨਾਂ ਨੇ ਭਾਰਤ ਦੇ ਵਿੱਚ ਵੀ ਕਹਿੰਦੇ ਕੀ ਜਿਹੜੇ ਉਹ ਪੂਰਨ ਸਵਰਾਜ ਦੀ ਨੀ ਹੁੰਦਾ ਓਹਦੀ ਮੰਗ ਚੁੱਕੀ ਸੀ ਇਹਨਾਂ ਨੇ ਪੂਰਨ ਸਵਰਾਜ ਪੂਰਨ ਸਵਰਾਜ ਦਾ ਸਾਡਾ ਮਤਲਬ ਸਾਨੂ ਸਾਡਾ ਸਾਡਾ ਦੇਸ਼ ਆਜ਼ਾਦ ਚਾਹੀਦਾ ਤਾ ਇਹਨਾਂ ਨੇ ਕਿਹਾ ਸੀ ਪੂਰਣ ਸਵਰਾਜ ਸਾਨੂੰ ਚਾਹੀਦਾ ਵਾ ਹਾਂਜੀ ਜੀਹਦਾ ਮਤਲਬ ਕਹਿੰਦੇ ਵੀ ਇਹ ਸੀ ਵੀ ਸਵਰਾਜ ਮੇਰਾ ਜੰਮਸਿੱਧ ਅਧਿਕਾਰ ਹੈ l ਹਮ ਤੇ ਕਹਿੰਦੇ ਉਸਦੇ ਸਤਿਕਾਰ ਨਾਲ ਹੀ ਇਹ ਜਿਹੜਾ ਲੋਕਮਨਾਯਾ ਸੀ ਪੂਰੇ ਸੰਸਾਰ ਵਿੱਚ ਸਨਮਾਨਿਤ ਸੀ ਯਾ ਕਿਹਾ ਜਾਂਦਾ ਸੀ ਇਹਨਾਂ ਨੂੰ ਤਾਂਹੀ ਇਨ੍ਹਾਂ ਨੂੰ ਲੋਕਮਾਨਯਾ ਕਹਿ ਦਿੰਦੇ ਸੀ ਲੋਕਮਾਨਯਾ

ਇਹਨਾਂ ਦਾ ਜਨਮ ਤੁਹਾਨੂੰ ਪਤਾ ਹੀ ਹੈ ਤਾਈ ਜੁਲਾਈ ਅਠਾਰਸੋ ਛਪੰਜਾ ਚ ਸੀ ਹਾਂਜੀ ਹਾਂਜੀ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 ਇਹ ਪਹਿਲੇ ਸੀਗੇ ਜਿਹਨਾਂ ਨੇ ਮਤਲਬ ਆਧੁਨਿਕ ਸ਼ਿਕ੍ਸ਼ਾ ਪ੍ਰਾਪਤ ਕੀਤੀ ਸੀ l

ਤੇ ਉਹ ਕੁਛ ਸਕੂਲਾਂ ਵਿਚ ਮਤਲਬ ਕਿ math ਪੜ੍ਹਾਉਂਦੇ ਸੀ ਅੰਗਰੇਜ਼ੀ ਸਿੱਖਿਆ ਫੇਰ ਵੀ ਓਹਨਾ ਨੂੰ ਅੰਗਰੇਜ਼ੀ ਸਿੱਖਿਆ ਸੀ ਹੋਰ ਓਹਨਾ ਨੂੰ ਵਧੀਆ ਨੀ ਸੀਗਾ ਮਤਲਬ ਨਿੰਦਿਆ ਕਰਦੇ ਸੀ ਅੰਗਰੇਜ਼ੀ ਦ ਹਮ ਹਮ ਕਹਿੰਦੇ ਸੀ ਕਿ ਜਿਹੜੇ ਅੰਗਰੇਜ਼ੀ ਹੈਗੀ ਏ ਮਤਲਬ ਇਹ ਜਿਹੜੀ ਭਾਰਤ ਦੀ ਸਭਿਆਚਾਰ ਹੈ ਇਹਦਾ ਅਪਮਾਨ ਕਰਦੀ ਆ

ਤੇ ਉਸ ਨੇ ਓਹਨਾ ਨੇ society ਦੀ ਸਥਾਪਨਾ ਵੀ ਕੀਤੀ ਤਹਿ ਭਾਰਤ ਦੀ ਸ਼ਿਕ੍ਸ਼ਾ ਦਾ ਪੱਧਰ ਪੱਧਰ ਹੀ ਸੁਧਾਰੇ ਮਤਲਬ ਇਹਨਾਂ ਨੇ ਜਿਹੜੇ ਮਤਲਬ ਜਿਹੜੇ ਸ਼ਿਕ੍ਸ਼ਾ ਦਾ ਪੱਧਰ ਸੁਧਾਰਿਆ ਹਾਂਜੀ ਮਤਲਬ ਇਹਨਾਂ ਨੇ ਸਕੂਲ ਤੇ college ਦੇ ਵਿਚ maths ਦੀ study ਕਰਵਾਈ ਸੀ ਮਤਲਬ maths teacher ਸੀ ਉਹ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 ਸਾਡੇ ਸੱਭਿਅਤਾ ਸਾਡੇ ਸਭਿਆਚਾਰ ਦਾ ਉਹ ਅਪਮਾਨ ਜਿਹੜਾ ਹੈਗਾ ਮਤਲਬ ਹੈ ਤਾਂ ਉਹ english ਨੂੰ ਪਸੰਦ ਨਹੀਂ ਕਰਦੇ ਸੀ ਬਾਕੀ ਉਹ ਨੂੰ ਪਸੰਦ ਕਰਦੇ ਸੀ ਜੋ ਆਪਣੇ ਮਤਲਬ ਭਾਰਤ ਦੇ ਹੈਗੇ ਹੈ ਤੇ ਉੱਦਾਂ

ਜੇ ਆਪਣੇ ਏਧਰ ਆਲੇ ਲੋਕ english ਸਿੱਖਣ ਲੱਗ ਪੈ ਬੋਲਣ ਲੱਗ ਗਏ ਆਪਣੇ ਏਧਰ ਆਲੀ ਜੇਦੀ ਭਾਸ਼ਾ ਆ ਪੰਜਾਬੀ ਆ ਹਿੰਦੀ ਸਸੰਕ੍ਰਿਤ ਓਹਨੂੰ ਪੁਲਾ ਦੇਣਗੇ

ਹਾਂਜੀ ਬਿਲਕੁਲ but ਆਪਣੇ ਏਧਰ ਪੰਜਾਬ ਚ ਬੜਾ showoff ਹੋ ਰਿਹਾ ਵੀ ਬਸ english ਆਂਦੀ ਏ ਤਾ ਉਹ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 ਉੱਦਾਂ ਆਨੀ ਚਾਹੀਦੀ ਈ ਇਹਦਾ ਮਤਲਬ ਇਹ ਥੋੜੀ ਆ ਵੀ ਆਨੀ ਨੀ ਚਾਹੀਦੀ ਆਨੀ ਜਰੂਰ ਚਾਹੀਦੀ ਏ ਹਮ ਹਮ ਨਹੀਂ ਮਤਲਬ ਉੱਦਾਂ ਵੀ ਜੇ ਆਪਣੇ ਏਧਰ ਤਾ ਹੁਣ ਇੱਦਾਂ ਸਮਜਦੇ ਏਏ ਪੰਜਾਬ ਚੇ ਆ ਉੱਦਾਂ ਵੀ ਲਗਾਲੋ ਆਸੇ ਪਾਸੇ ਦੇ ਲੋਕ ਵੀ ਜਿਹਨੂੰ english ਆਂਦੀ ਆ ਉਹ ਪੜ੍ਹਿਆ ਲਿਖਿਆ ਆ ਬਾਕੀ ਜਿਹੜੇ ਪੰਜਾਬੀ ਹਿੰਦੀ ਆਲੇ ਆ ਉਹ ਅਨਪੜ੍ਹ ਆ ਹਮ ਓਹਨਾ ਨੂੰ ਕੁਛ ਸਮਝਿਆ ਨਹੀਂ ਜਾਂਦਾ ਵੇਚਾਰਿਆਂ ਨੂੰ ਹਮ ਹਮ ਚਲੋ ਇੱਕ ਹੈਗਾ ਓਹਨਾ ਦਾ ਆਜ਼ਾਦੀ ਲਈ ਸੰਘਰਸ਼ ਵੀ ਓਹਨਾ ਨੇ ਆਜ਼ਾਦੀ ਲਈ ਕਿਵੇਂ ਸੰਘਰਸ਼ ਕਰਿਆ ਸੀਗਾ ਓਹਨਾ ਨੇ ਉਹ ਬਾਲ ਗੰਗਾਧਰ ਜੀ ਨੇ ਇੱਕ ਮਰਾਠੀ ਮਰਾਠੀ ਵਿਚ ਦਰਪਣ ਕੇਸਰੀ ਨਾਮਕ ਇੱਕ ਦੈਨਿਕ ਸਮਾਚਾਰ ਪੱਤਰ ਸ਼ੁਰੂ ਕੀਤਾ ਹਮ ਕਾਫੀ ਜਲਦੀ ਤੋਂ ਜਲਦੀ ਜਨਤਾ ਵਿਚ ਲੋਕਪ੍ਰਿਯ ਮਤਲਬ ਹੋ ਗਿਆ ਸੀ ਉਹ ਜਿੱਦਾਂ ਅੰਗਰੇਜ ਸਰਕਾਰ ਵੀ ਭਾਰਤੀਆਂ ਤੇ ਬੇਰਹਿਮੀ ਨਾਲ ਜ਼ੁਲਮ ਕਰਦੀ ਸੀ ਓਹਦੇ ਰਾਹੀਂ ਮਤਲਬ ਲੋਕ ਨੂੰ ਪਹੁੰਚਾਇਆ ਜਾਵੇ ਹੀਣ ਭਾਵਨਾ ਮਤਲਬ ਜਿਹੜੀ ਹੀਣ ਭਾਵਨਾ ਸੀ ਓਹਨਾ ਦੀ ਆਲੋਚਨਾ ਕਰਦਾ ਸੀ ਤਾਂ ਫਿਰ ਉਹ ਧੀਰੇ ਧੀਰੇ ਉਹ ਪੱਤਰ ਸੀ ਫੇਲ ਗਯਾ ਹਮ ਹਮ

ਜਿਵੇ ਓਹਨਾ ਨੂੰ ਕੇਸਰੀ ਚ ਆਪਣਾ ਤੇ ਓਦਾਂ ਕਹਿਣ ਵੀ ਲੇਖਾਂ ਦੀ ਵਜਹ ਨੂੰ ਕਈ ਵਾਰ ਜੇਲ ਭੇਜਿਆ ਗਿਆ ਓਹਨਾ ਨੂੰ ਕਿਉਕਿ ਇੱਦਾਂ ਉਹ ਕਰਦੇ ਰਹਿੰਦੇ ਸੀ ਆਲੋਚਨਾ ਓਹਨਾ ਮਤਲਬ ਜਿਹੜੇ ਅੰਦੋਲਨ ਸੀ ਉਹ ਕਰਦੇ ਰਹਿੰਦੇ ਸੀ ਹਮ ਹਮ ਹਮ ਨਹੀਂ ਤੁਸੀਂ ਕਿਹੜੇ ਸੀ ਦੱਸੋ ਕਿ ਕਹਿ ਰਹੇ ਸੀ ਨਹੀਂ ਮਈ ਕਿਹਾ ਤਿਲਕ ਭਾਰਤੀ ਸੀ ਓਹਨਾ ਚ ਤਿਲਕ ਸੀ ਜਿਹੜਾ ਗੰਗਾਧਰ ਹਮ ਓਹਨਾ ਨੇ ਜਿਹੜੇ ਭਾਰਤੀ ਆਪਣੇ ਰਾਸ਼ਟਰੀ congress ਵਿਚ ਸ਼ਾਮਲ ਹੋਏ ਸੀ ਜਦ ਓਹਨਾ ਨੇ congress ਦੀ ਨਰਮਪੰਥੀ ਦੇ ਵਿਰੁੱਧ ਬੋਲਣ ਲੱਗ ਗਏ ਸੀ ਓਦੋ ਆਪਣੇ ਏਧਰ congress ਵਿਚ ਹੀ ਸ਼ਾਮਿਲ ਹੋਏ ਸੀ

ਹਾਂਜੀ ਹਾਂਜੀ ਗਰਮ ਦਲ ਤੇ ਨਰਮ ਦਲ ਵਿਚ ਵੰਡੀ ਸੀ ਜਦੋ ਓਹਨਾ ਨੇ congress ਨੂੰ ਹਮ ਤੇ ਗਰਮ ਦਲ ਵਿਚ ਓਹਨਾ ਵਿਚ ਤਿਲਕ ਦੇ ਜਿਹੜੇ ਲਾਲਾ ਲਾਜਪਤ ਰਾਏ ਸੀ ਉਹ ਸੀ ਹਮ ਤੇ ਦੂਜੇ ਜਿਹੜੇ ਵਿਪਿਨ ਚੰਦਰ ਪਾਲ ਸ਼ਾਮਿਲ ਹੋਏ ਸੀ ਹਮ

ਮਈ ਕਿਹਾ ਜਿਹੜੇ ਇਹ ਹੋਰ ਵੀ ਤਿੰਨ ਨਾਮ ਸੀ ਜਿਹਨਾਂ ਨੂੰ ਲਾਲ ਬਾਲ ਪਾਲ ਦੇ ਨਾਮ ਨਾਲ ਜਾਣਿਆ ਲੱਗ ਪਿਆ ਸੀ

ਹਾਂਜੀ ਤੇ ਨਾਮ ਮਿਲਣ ਲੱਗ ਗਿਆ ਸੀ ਲਾਲ ਬਾਲ ਪਾਲ ਨਾਮ ਮਿਲਣ ਲੱਗ ਗਿਆ ਸੀ ਨਹੀਂ ਇੱਕ ਹੋਰ ਵੀ ਸੀ ਨਾ ਜਿਹੜਾ ਬੋਸ ਨੇ ਬੰਬ ਸੁੱਟਿਆ ਸੀ ਸਮਰਥਨ ਵੀ ਕੀਤਾ ਸੀ ਨਾ ਇਹਨਾਂ ਨੇ ਜਦੋਂ ਚ ਬੰਬ ਸੁੱਟਿਆ ਸੀਗਾ ਨੇ ਹਾਂਜੀ ਹਾਂਜੀ ਓਹਨਾ ਦਾ ਕੀਤਾ ਸੀ ਹਾਜੀ ਓਹਨਾ ਨੇ ਤੇ ਤਾਂ ਕਰਕੇ ਫਰ ਤਾਹਿ ਤਾ ਕਰਕੇ ਇਹਨਾਂ ਨੂੰ ਜੇਲ ਭੇਜ ਦਿੱਤਾ ਗਿਆ ਸੀ ਉਹ ਤੋਂ ਬਾਅਦ ਵੋ ਜਦੋ ਜੇਲ ਤੋਂ ਛੁੱਟ ਕੇ ਆਏ ਸੀ ਫੇਰ ਇਹ congress ਚ ਸ਼ਾਮਲ ਹੋਏ ਸੀ ਫੇਰ ਉੱਨੀ ਸੌ ਸੋਲਾਂ ਤੋਂ ਲੈ ਕੇ ਅਠਾਰਾਂ ਤਕ ਇਹਨਾਂ ਨੇ ਹੈ ਜਿਹੜੀ ਓਹਦੀ ਮੁਹੰਮਦ ਅਲੀ ਰਿਹਾਂ ਨੇ ਜਿਹੜੀ ਓਹਨਾ ਨੇ ਇਹਨਾਂ ਨੇ ਭਾਰਤੀ Home Rule League ਦੀ ਸਥਾਪਨਾ ਕਰੀ ਸੀ ਇਹਨਾਂ ਨੇ ਜਿੱਦਾਂ ਭਾਰਤੀ Home Rule ਆ ਨਾ ਜਿਹੜੇ ਵਿਚ ਸਾਰੇ ਆਪਣੇ india ਦੇ Rule ਬਣਾਏ ਗਏ ਸੀ ਉਹ ਇਹਨਾਂ ਨੇ ਅੰਦੋਲਨ ਕਹਿਲੋ ਜਾ ਲਹਿਰ ਕਹਿਲੋ ਚਲਾਈ ਸੀ ਇਹਨਾਂ ਨੇ ਅੱਛਾ ਅੱਛਾ ਤੇ ਇਹ ਕਹਿੰਦੇ ਸਮਾਜ ਸੁਧਾਰਕ ਵੀ ਸੀਗੇ ਇਹ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

but ਜਦੋ ਇੱਕ ਤਾਂ first of all ਉਹ ਜਦੋ ਉਹ ਬਾਲ ਵਿਵਾਹ ਦੇ ਵਿਰੁੱਧ ਸੀ because ਜਦੋ ਛੋਟੀ ਛੋਟੀ ਉਮਰ ਚ ਵਿਆਹ ਕਰ ਦਿੰਦੇ ਸੀ ਓਹਦੇ ਜ਼ਯਾਦਾ ਵਿਰੋਧੀ ਸੀ ਇਹ

ਹਿੰਦੀ ਭਾਸ਼ਾ ਨੂੰ ਮਤਲਬ ਜਿਵੇ ਕਹਿਣ ਦੇ ਹੈ ਆਪਾਂ ਪਹਿਲਾਂ ਗੱਲ ਕਰਕੇ ਹਟੇ ਆ ਹਿੰਦੀ ਨੂੰ ਸੰਪੂਰਣ ਭਾਸ਼ਾ ਬਣਾਉਣ ਲਈ ਇਹਨਾਂ ਜ਼ੋਰ ਦਿੱਤਾ ਸੀ ਜੇ ਪੰਜਾਬ ਚ india ਚ ਪੰਜਾਬੀ ਬੋਲਣੀ ਜ਼ਰੂਰੀ ਹੈ ਤਾ ਹਿੰਦੀ ਬੋਲਣੀ ਵੀ ਜ਼ਰੂਰੀ ਹੈ ਹੁਣ ਓਹਨਾ ਨੇ ਮਹਾਰਾਸ਼ਟਰ ਵਿਚ ਹਾਂਜੀ ਮਹਾਰਾਸ਼ਟਰ ਦੀ ਪਰੰਪਰਾ ਤੋਂ ਸ਼ੁਰੂ ਕੀਤਾ ਸੀ ਜੋ ਕਿ ਲੋਕਾਂ ਲਈ ਸਵਰਾਜ ਦਾ ਸੰਦੇਸ਼ ਪਹੁੰਚਾਉਣ ਲਈ ਇੱਕ ਉਪਲਬਧ ਸੀ ਇਹਨਾਂ ਨੇ ਜਦੋ ਮਤਲਬ ਭਾਰਤੀ ਸੰਸਕ੍ਰਿਤੀ ਤੇ ਪੰਜ ਪ੍ਰਥਾ ਦੇ ਇਤਿਹਾਸ ਲਈ ਮਤਲਬ ਜਿੰਨੇ ਵੀ ਲੇਖ ਲਿਖੇ ਸੀ ਉਹ ਸਾਰੇ ਇਨਾਂ ਨੇ ਕਰੇ ਸੀ ਹਮ ਤੇ ਇਹਨਾਂ ਦੀ death ਕਦੋਂ ਹੋਈ ਸੀ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 ਹਮ ਹਾਂ ਇੱਕ ਅਗਸਤ ਹੈ ਨਾ ਉੱਨੀ ਸੌ ਵੀਹ ਨੂੰ ਹਾਂ ਉੱਨੀ ਸੌ ਨੂੰ ਦੀ ਤਬੀਯਤ ਖਰਾਬ ਹੋਣ ਲੱਗ ਗਈ ਸੀ ਮਤਲਬ ਕਿ ਜਿਹੜਾ ਸੀਗਾ ਨਾ ਓਹਨਾ ਦੇ ਕਥਾ ਵਿਚ ਮਤਲਬ ਸ਼ਾਮਲ ਹੋ ਗਏ ਸੀਗੇ ਤਾਂ ਬਸ ਉਸ ਤੋਂ ਬਾਅਦ

ਮਤਲਬ ਇਹਨਾਂ ਨੇ ਵੀ ਕਹਿਣ ਦਾ ਭਾਵ ਕਿ ਇਕ ਕ੍ਰਾਂਤੀ ਕ੍ਰਾਂਤੀਕਾਰੀ ਹੀ ਸੀ ਤਾਂ ਦੂਸਰੇ ਸੀ ਸਾਰੇ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਰਮਨਦੀਪ ਸਿੰਘ ਹੈ ਮਈ ਪੁਂਜਾਬ ਤੋਂ ਆਏ ਮੇਰਾ ਮੇਰਾ ਪਿੰਡ ਚੀਲਾ ਹੈ ਜੀ ਮਈ ਸਫਲ ਜ਼ਿੰਦਗੀ ਚ workout ਕਰਦਾ ਜੀ ਮਈ ਸਕੂਲ ਗਿਆ ਸੀ ਮੇਰਾ ਪੇਪਰ ਸੀ ਅੱਜ ਓਥੇ ਸ ਪੇਪਰ ਸੀ ਮੇਰਾ ਪੇਪਰ ਬਹੁਤ ਵਧੀਆ ਹੋਇਆ ਜੋ ਸਾਡੀ ਓਥੇ ਲੜਾਈ ਸਾਡੀ ਓਥੇ ਲੜਾਈ ਹੋ ਗਈ ਸਾਡੀ ਓਥੇ ਲੜਾਈ ਹੋ ਗਈ ਅੱਜ ਸਾਨੂ ਓਥੇ ਬਹੁਤ sir ਸਾਡੇ ਬਾਹਰ ਆ ਗਏ ਸਾਡਾ ਇੱਕ ਸੋਨੂ ਹੈ ਸੋਨੂ ਸਾਡਾ ਯਾਰ ਹੈ U. P. ਤੋਂ ਹੈ ਬਹੁਤ ਬਹੁਤ ਬਦਮਾਸ਼ੀ ਹੈ ਓਹਦੀ ਬਹੁਤ ਬਹੁਤ ਬਦਮਾਸ਼ੀ ਹੈ ma'am ਹਾਂ ਬਹੁਤ ਬਦਮਾਸ਼ੀ ਹੈ ਪੂਰੀ ਬਦਮਾਸ਼ੀ ਬਹੁਤ ਬਦਮਾਸ਼ੀ ਮਿੱਠੂ ਵੀ ਹੈ ਮੇਰਾ ਜਿਗਰ ਯਾਰ ਸਾਰੇ ਅਸੀਂ ਅੱਜ ਗੱਡੀ ਚ ਬੈਠੇ ਆ ਅਸੀਂ ਅੱਜ ਚਲੇ ਆ ਸਾਡਾ ਅੱਜ ਸ਼ਿਮਲੇ ਦਾ tour ਹੈ ਸ਼ਿਮਲੇ ਦਾ tour ਹੈ ਕੁਮਿਹਾਰ ਵੀ ਹੈ ਸਾਡਾ ਇਹ ਭਾਂਡੇ ਬਣਾਉਂਦੇ ਨੇ ਬਹੁਤ ਵਧੀਆ ਬਹੁਤ ਵਧੀਆ ਬਹੁਤ ਘੈਂਟ ਬੰਦਾ ਇਹਦਾ ਦਾਦਾ ਇੱਕ ਫ਼ਕੀਰ ਸੀ ਉਹ ਗਾਣੇ ਲਿਖਦਾ ਹੈ ਓਹਦੇ ਗਾਣੇ ਬਹੁਤ ਅਮਲ ਅਮਨ ਲੋਹੜੀ ਨਾਲ ਗਾਣਾ ਆਯਾ ਹੋਇਆ ਸਰੂਲ ਸਿਕੰਦਰ ਨਾਲ ਗਾਣਾ ਆਇਆ ਹੋਇਆ ਓਹਦਾ ਗੋਰੇ ਰੰਗ ਆਲਾ ਜੀ ਸਾਡੇ ਇਥੇ ਸਾਡਾ ਤਾਯਾ ਹੈ ਜੀ V. C. ਸਾਡਾ ਓਹਦਾ ਵਿਆਹ ਹੋ ਗਿਆ ਸਾਡਾ ਮਟਕਾ ਵੀ ਆ ਗਿਆ ਜੀ ਅੱਜ ਮਟਕਾ ਸਾਡਾ ਦੋਸਤ ਹੈ ਜੀ ਬਹੁਤ ਘੈਂਟ ਘੈਂਟ ਜਿਗਰੀ ਦੋਸਤ ਹੈ ਜੀ ਸਾਡਾ ਸਾਡੇ ਇਥੇ ਪੰਜਾਬ ਵਿਚ ਬਹੁਤ ਘੈਂਟ ਸਾਡੇ ਜੋ ਹੋਲੀ ਕਾ ਤਿਓਹਾਰ ਆ ਰਿਹਾ ਹੈ ਇਥੇ ਸਾਡੇ ਹੋਲੀ ਦਾ ਤਿਓਹਾਰ ਸਾਡੇ ਇਥੇ ਮਨਾਣਾ ਹੈ ਭਾਈਏ ਬਹੁਤ D. J. ਦੂਜੇ ਲੈ ਕੇ ਸਾਰਾ ਕੁਛ ਕਰਦੇ ਨੇ ਇਥੇ ਸਾਡੇ ਇਥੇ ਘੁੱਮਣੇ ਦਾ ਬਹੁਤ ਵਧੀਆ ਪੰਜਾਬ ਚ ਚੰਡੀਗੜ੍ਹ ਮੋਹਾਲੀ ਇਥੇ ਘੁੱਮਣੇ ਦਾ ਐਨ ਓ okay ਹੈ okay ਹੈ ਸਾਡਾ ਇਥੇ ਮੈ ਅਸੀਂ ਅੱਜ ਸਕੂਲ ਗਏ ਸਾਡਾ ਪੇਪਰ ਓਥੇ ਬਹੁਤ ਵਧੀਆ ਹੋਇਆ ਅੱਜ ਸਾਨੂੰ ਓਥੇ ਬਹੁਤ ਪੇਪਰ ਵਧੀਆ ਹੋਇਆ ਸਾਡੇ ਇਥੇ ਪੰਜਾਬ ਵਿਚ ਚੀਲਾ ਪਿੰਡ ਹੈ ਸਾਡਾ ਜਮੀਨਾਂ ਬਹੁਤ ਬਿਕਦੀਆਂ ਨੇ ਬਹੁਤ ਬਿਕਦੀਆਂ ਨੇ ਸਾਡੇ ਇਥੇ ਸਭ ਕੁਛ ਹੈਗਾ ਹੈ ਸਾਨੂ ਕੀਤੇ ਜਾਣੇ ਦੀ ਲੋੜ ਨਹੀਂ ਸਾਨੂ ਸਭ ਸਹੂਲ ਸਹੂਲਤਾਂ ਇਥੇ ਸਾਡੇ ਇਥੇ hospital ਬਹੁਤ ਕੁਛ ਲੱਗ ਗਈ ਹੈ ਸਕੂਲ ਵੀ ਹੈ ਸਾਡੇ ਪਿੰਡ ਚ ਸਾਡਾ ਜੋ cylinder ਹੈ cylinder ਹੈ cylinder ਹੈ ਹੋਰ ਸਭ ਮਿਲਦਾ ਏ ਚੁੱਲ੍ਹਾ gas ਜੋ ਮਰਜੀ ਸਾਡੇ ਇਥੇ connect ਕਰੋ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 ਬਹੁਤ ਦੇਰ ਅਸੀਂ ਅੱਜ ਮਸਤੀ ਕੀਤੀ park ਚ ਬੈਠੇ ਅਜੇ ਸਾਰਾ ਕੁਛ ਕੀਤਾ ਅਸੀਂ ਬੈਠੇ ਰਹੇ ਬਾਤਾਂ ਬੁਤਾਂ ਕਰੀਆਂ ਉਹ ਸਭ ਕੁਛ ਕੀਤਾ ਅਸੀਂ ਸਾਡਾ ਜਿਥੇ ਸਭ ਕੁਛ ਕਰਕੇ ਅਸੀਂ ਘੁੰਮਣ ਲੰਘ ਗਏ ਅੱਜ ਸਾਡਾ ਗੇੜੀ route ਲਾਇਆ three b two ਗਏ ਅਸੀਂ ਅਜ ਮੇਰਾ ਬੁੱਢਾ ਜੱਸੀ ਏ ਜੀ ਸਾਡੇ ਓਥੇ ਮਿੱਠੂ ਸਾਡਾ ਜਿਗਰੀ ਯਾਰ ਹੈ ਪੂਰਾ ਆਪਣਾ ਪੂਰਾ ਆਪਣਾ ਓਹਦੀ ਬਦਮਾਸ਼ੀ ਪੂਰੀ ਹੈ ਸਿੱਕਾ ਪੋਰ ਚਲਦਾ ਸਾਡੇ ਕੁਮਿਹਾਰ ਹੈ ਕੁਮਿਹਾਰ ਦੇ ਡੈਡੀ ਦਾ ਮੂੰਹ ਖਰਾਬ ਹੋਇਆ ਸੀ ਫੇਰ surgery ਕਰੈ ਅਸੀਂ surgery ਕਰੈ ਅਸੀਂ ਓਹਦੀ ਬਹੁਤ ਪੈਸੇ ਲੱਗਿਆ ਉਸ ਦ ਉੱਤੇ ਸਾਡੇ ਓਥੇ ਕਚੇਰੀਆਂ ਕੋਲ accident ਹੋ ਗਿਆ ਸੀ ਓਹਦੇ ਪਾਪਾ ਦਾ ਆਪਾਂ ਅਜੇ ਬਹੁਤ ਘੁਸ ਇਥੇ ਸਾਨੂ ਦੀ ਗੱਲ ਦਸਦਾ ਸਾਡੇ ਇਥੇ ਵਿਆਹ ਸੀ ਓਹਦੇ ਵਿਚ ਸਾਡਾ ਸਭ ਕੁਛ ਸੀ ਇਥੇ U. P. ਦਾ ਸੋਨੂ ਹੈ ਇਕ ਸੋਨੂ ਵੀ ਘੈਂਟ ਬੰਦਾ ਏ ਸਾਡਾ ਪੂਰਾ cylinder ਵੀ ਘੈਂਟ ਬੰਦਾ ਹੈ ਸਾਡਾ ਇੱਕ ਸਾਡੇ ਇਕ ਜਾਮਣ ਹੈ ਚਿੜੀ ਚਿੜੀ ਬਿਜਲੀ ਦਾ ਕੰਮ ਕਰਦਾ ਹੈ ਜਾਮਣ ਵੀ ਹੈਗਾ ਉਹ ਚਲਾਂਦਾ ਹੈ ਪੂਰੀ ਭੁੱਖੀ ਭਾਖਿ ਸਭ ਦੱਬ ਕੇ ਖਾਂਦਾ ਹੈ ਸਾਡੇ ਇਥੇ ਸਭ ਕੁਛ ਹੈਗਾ ਹੈ

ਸਾਨੂ ਸਾਡੇ ਕਦੇ ਵੀ ਅਜੇ ਸਾਡਾ ਚੀਲਾ ਪਿੰਡ ਹੈਗਾ ਸਾਡੇ ਸਭ ਕੁਜ ਹੈ ਇਥੇ ਸਾਡੇ ਇਥੇ ਬਾਗ ਵੀ ਹੈਗਾ ਬਹੁਤ ਘੈਂਟ ਬਾਗ ਘੁੱਮਣੇ ਨੂੰ ਨਜਾਰਾ ਪੂਰਾ ਆਂਦਾ ਓਥੇ ਸੋਨੂ ਹੈਗਾ ਸੋਨੂ ਸਾਡੇ ਦੀ ਪੂਰੀ ਬਦਮਾਸ਼ੀ U. P. ਚ ਕੁਮਿਹਾਰ ਹੈਗਾ ਕੁਮਿਹਾਰ ਦੇ ਡੈਡੀ ਦਾ ਵੀ accident ਹੋ ਗਿਆ ਸੀ ਇਕ ਵਾਰੀ ਓਹਦੇ ਮੂੰਹ ਦੀ surgery ਕਰੈ ਅਸੀਂ ਕਰੈ ਅਸੀਂ ਓਹਦੇ ਮੂੰਹ ਦੀ ਬਹੁਤ ਪੈਸੇ ਲਗਿਆ ਓਹਦੇ ਡੈਡੀ ਤੇ ਕਚੇਰੀਆਂ ਕੋਲ ਕਚੈਰੀ ਹੈ ਸਾਡੇ ਕੋਲ ਇਥੇ

ਤੇ ਫੇਰ ਅਸੀਂ ਓਹਨੂੰ ਚੱਕ ਕੇ ਲੈ ਗਏ hospital ਤੇ hospital ਚ ਕਹਿੰਦੇ surgery ਹੋਊਗੀ ਮੂੰਹ ਜ਼ਯਾਦਾ ਖਰਾਬ ਹੋ ਗਿਆ ਇਹਦਾ ਫੇਰ ਅਸੀਂ ਮੂੰਹ ਠੀਕ ਕਰਵਾਇਆ ਓਹਦਾ ਐਈਂ ਪੂਰਾ surgery ਕਰਾਤੀ ਬਾਰਾਂ ਲੱਖ ਰੁਪਇਆ ਲਗਿਆ ਉਤੇ ਬਹੁਤ ਪੈਸੇ ਲਗਿਆ ਤੁਹਾਨੂੰ ਬਹੁਤ ਦੁੱਖ ਹੋਇਆ ਓਹਦੇ ਡੈਡੀ ਦਾ ਓਹਦੇ ਡੈਡੀ ਦਾ ਬਹੁਤ ਦੁੱਖ ਹੋਇਆ ਮੂਹਰੇ ਯਾਰ ਤੇ ਹੋ ਗਿਆ ਓਹਦਾ ਡੈਡੀ scooter ਤੇ ਸੀ ਡੈਡੀ scooter ਦਾਦਾ ਇੱਕ ਗਾਣੇ ਲਿਖਦਾ ਹੈ ਫ਼ਕੀਰ ਮੌਲੀ ਓਹਨੇ ਸਟੂਲ ਸਿਕੰਦਰ ਨਾਲ ਗਾਣਾ ਕੀਤਾ ਹੈ ਸਟੂਲ ਸਿਕੰਦਰ ਨਾਲ ਬਹੁਤ ਘੈਂਟ ਗਾਣਾ ਸੀ ਓਹਦਾ ਗੋਰਾ ਰੰਗ ਦਯਿ ਨਾ ਰੱਬ ਉਹ ਕਹਿੰਦਾ ਹੈ ਕਿ ਮੈਨੂੰ ਨੀ ਪੁੱਛੇ ਮਈ ਗਾ ਮੌਲੀ ਦੇ ਫ਼ਕੀਰ ਤਾਈ ਤੁਸੀਂ ਗਾਣਾ ਸੁਨ ਕੇ ਦੇਖਿਓ ਬਹੁਤ ਵਧੀਆ ਹੈ ਤੁਸੀਂ ਕੱਢ ਕੇ ਦੇਖਿਓ ਸਟੂਲ ਸਿਕੰਦਰ ਬਹੁਤ ਘੈਂਟ ਬਾਤ ਹੈ ਓਹਦੀ ਸਾਨੂ ਰਹਿਣਾ ਇਥੇ ਬਹੁਤ ਵਧੀਆ ਲਗਦਾ ਹੈ ਸਾਨੂ ਸਭ ਕੁਛ ਆ ਸਾਡੇ ਇਥੇ ਕੀਤੀ ਜਾਣੇ ਦੀ ਸਾਨੂ ਲੋੜ ਨੀ ਹੈਗੀ ਸਭ ਕੁਛ okay ਹੈ ਅਸੀਂ ਹੁਣ ਬਾਰਵੀ ਚ ਬਾਰਵੀ ਦੇ ਸਾਡੇ board ਦੇ ਪੇਪਰ ਚਲਦੇ ਪਾਏ ਨੇ ਜੀ ਅਸੀਂ ਬਹੁਤ ਦੇ ਬਾਅਦ ਬਹੁਤ enjoy ਕੀਤਾ ਅਸੀਂ ਅੱਜ ਬਹੁਤ ਸਵਾਦ ਆਇਆ ਸਾਨੂ ਅਸੀਂ enjoy ਕੀਤਾ ਓਥੇ ਜਾ ਕੇ ਬਹ

ਓਦਾਂ accident ਹੋ ਗਯਾ ਜ਼ਯਾਦਾ serious ਚਕਿਆ ਚੁਕਿਆ ਓਹਨੂੰ ਥੋੜੀ ਬਹੁਤੀ ਸੱਤ ਲਗੀ ਇਕ ਅੱਧੀ ਪੱਟੀ ਹੋਈ ਓਦੇ ਕਰਾਯਾ ਫੇਰ ਅਸੀਂ ਸਭ ਕੁਛ ਕਰੇਇ ਫੇਰ ਅਸੀਂ ਕਰਾਇਆ ਹੈਂ ਅਸੀਂ ਫੇਰ ਸੈਂਟੀ ਸਕੂਲ ਤੇ ਗਏ ਫੇਰ ਓਥੇ ਵੀ ਗੇੜੀ ਲੈ ਅਸੀਂ ਫੇਰ ਅਸੀਂ ਘੁੰਮੇ ਸਭ ਕੁਛ ਚੰਡੀਗੜ੍ਹ ਓਥੇ ਬਹੁਤ enjoy ਕੀਤਾ ਅਸੀਂ ਬਹੁਤ enjoy ਕੀਤਾ ਸਾਡੇ ਇਥੇ market ਹੈ market ਸਾਡੇ ਇਥੇ ਆਤਮਾ ਹੈ ਆਤਮੇ, ਦੀ ਪੈਂਚਰ ਦੀ ਦੁਕਾਨ ਹੈਗੀ ਇਥੇ ਜਿਹੜਾ ਮਰਜੀ ਪੈਂਚਰ ਲਵਾ ਸਕਦੇ ਹੋ ਤੁਸੀਂ ਓਥੇ ਇਕ relative ਹੈਗਾ ਹੈ ਸਾਡਾ ਖਾਣ ਤੇ store ਵੀ ਹੈਗਾ store ਹੈ ਓਥੇ ਸਾਡੇ ਓਥੇ ਪੂਰੀ ਸਮਾਨ ਜੋ ਮਰਜੀ ਮਿਲਦਾ ਹੈ ਸਾਨੂ ਬਹੁਤ ਸਹੂਲੀਅਤ ਹੈ ਇਥੇ ਬਹੁਤ ਸਹੂਲਤ ਹੈ ਸਾਨੂ ਕੀਤੀ ਜਾਣ ਦੀ ਲੋੜ ਨੀ ਪੈਂਦੀ ਸਾਡੇ ਨਾਲ ਹੀ ਸਭ ਕੁਛ ਹੈ ਇਥੇ ਕਾਲਜ ਕੁਲਜ ਕਾਲਜ ਵੀ ਕਾਲਜ S. D. ਕਾਲਜ ਮੋਹਾਲੀ ਚ ਸਭ ਕੁਛ ਹੈ ਸਾਡੇ ਚੰਡੀਗੜ੍ਹ ਬਹੁਤ beautiful ਹੈ ਜੀ ਸਾਨੂ ਬਹੁਤ enjoy ਸਾਨੂ ਬਹੁਤ feel ਹੁੰਦਾ ਆ ਸਦਾ ਦੇਸ਼ ਹਨ ਵਧਿਆ ਗਾ ਸਾਨੂ ਇਥੇ ਬਹੁਤ ਪੂਰਾ enjoy ਐਨ ਸਦਾ ਐਨ okay ਕਹਿੰਦੇ ਹੈਗੇ ਸਾਡੇ ਏਧਰ ਲੜਾਈ ਲਦੁਇ ਵੀ ਹੋ ਜਾਂਦੀ ਹੈ ਦੂਹੇ ਮਹੱਲੇ ਨੇੜਲੇ ਮਹੱਲੇ ਚ ਲੜਾਈ ਹੋ ਗ ਇੱਕ ਵਾਰੀ ਕਹਿੰਦੇ ਹਾਂਜੀ ਮਾਨੀ ਬਾਈ ਹੈ ਸਦਾ ਇਥੇ ਕਬੱਡੀ ਸਿਖਾਂਦਾ ਹੈ ਉਹ ਕਬੱਡੀ ਸਿਖਾਂਦਾ ਹੈ ਮਾਨੀ ਇਥੇ ਮਾਨੀ ਦਾ academy ਹੈ ਜੀ ਉਹ ਕਬੱਡੀ ਕੁੱਬੜੀ ਸਿਖਾਉਂਦਾ ਹੈ ਨਿਆਣਿਆਂ ਨੂੰ ਛੋਟੀਆਂ ਨੂੰ ਬਹੁਤ ਮੇਹਨਤ ਕਰਾਉਂਦਾ ਹੈ ਨਿਆਣਿਆਂ ਦੀ ਹਾਂਜੀ ਸਾਡੇ ਇਥੇ ਸਭ ਕੁਛ ਹੈ ਜੀ ਇਥੇ ਕੁਛ ਮਰਜੀ ਦੀ ਦੁਕਾਨ ਹੈਗੀ ਸਭ ਕੁਛ ਹੈਗਾ ਹੈ ਜੀ ਇਥੇ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 ਸਾਡੇ ਇਥੇ ਲੜਾਈ ਹੋ ਗਈ ਉਸ ਦਿਨ ਅੱਜ ਇਸ ਦਿਨ ਮਾਨੀ ਬਾਈ ਮਾਨੀ ਬਾਈ ਹੈ ਸਾਡਾ ਮਾਨੀ ਬਾਈ ਇਥੇ academy ਹੈ ਓਹਦੇ ਵਿਚ ਨੇਅੰਨੇਯੰ ਨੂੰ ਮੇਹਨਤ ਕਰਾਉਂਦਾ ਹੈ ਬਹੁਤ ਵਧੀਆ ਕਰਾਂਦਾ ਹੈ ਉਹ ਵੀ ਸਾਰੇ ਨਿਆਣੇ ਐਨ ਵਧੀਆ ਕਹਿੰਦੇ ਨੇ ਐਨ